ਸਰਦਾਰ ਬੰਦਾ ਮੈਨੂੰ ਥੋੜਾ ਵਧੀਆ ਨਹੀਂ ਲਗਦਾ ਸਰਦਾਰ ਬੰਦੇ ਨੂੰ ਵੀ ਸਹੀ ਗੱਲ ਸਹੀ ਗੱਲ ਹਜੇ ਮੋਨੇ ਮੁਨੇ ਚੱਲ ਜਾਂਦੇ ਹੈ ਓਹੋ ਤਾਂ ਮੈਂ ਕਹਿਣ ਢਯਾ ਵੇਖ ਲਾ

ਇਹ ਇਹ ਹੁਣ ਮੈਂ screenshot ਲੈ ਕੇ ਤੇ ਸਵੇਰੇ ਪਾ ਦੇਣਾ group ਚ ਚੱਕੋ ਜਿਹਨੂੰ ਜਿਹਨੂੰ ਚਾਹੀਦਾ ਦਾ ਫੇਰ ਹੋ ਗਿਆ ਤਲਾਕ ਵਿਚ ਉਹ video ਵੇਖੀ ਇਕ ਉਹ ਬੁੱਢਾ ਜਿਹਾ ਭੈਨਚੋ ਮਾਈ ਜਿਹੀ ਫੜੀ ਵਿਚ ਸਰੋਂ ਚ ਉਹ ਭੈਨਚੋ ਬੜਾ ਅੱਤ ਕਰਾਉਣ ਢਯਾ ਸਾਲਾ ਭੇਜਦਾ ਹਏ ਵੇ ਹਏ ਵੇ ਕਹਿੰਦੀ ਮਾਰਨਾ ਤੂੰ ਹਏ ਭੇਜਦੇਂ ਰੁਕ ਜਾ ਮੈਨੂੰ check ਕਰ ਲੈਣ ਦੇ ਢਾਅ ਨਾ ਦਿੱਤੀ ਹੋਵੇ ਬੜੀ ਸਾਲੀ ਚੱਲੀ ਸੀ ਲੁੱਚੀ ਆਤਮਾਂ ਨਹੀਂ ਨਹੀਂ ਇਹਤੇ insta ਤੇ ਕਈ ਵਰੀ ਸਾਲੇ ਚੱਕ ਦਿੰਦੇ ਬਾਅਦ ਚ ਭੈਣ ਨੂੰ ਪਤਾ ਨਹੀਂ ਸਾਲੇ ਕਿਹੜੇ ਕਿਹੜੇ ਚੱਲ ਜੇ ਹੋਊਗੀ show ਮੈਂ ਕਰੂੰਗਾ send

ਕਿੰਨੇ ਵਜੇ ਗਾ ਕਿੰਨੇ ਵਜੇ ਮੈਂ ਕਿਹਾ ਗਾਣਾ ਆਉਣਾ ਸਿੱਧੂ ਦਾ

ਆਹ ਸਾਲਾ ਜੇਲੋਂ ਛੁਟ ਕੇ ਸਿੱਧੂ ਘਰ ਚਲਾ ਗਿਆ ਆਹੋ ਨਵਜੋਤ ਸਿੱਧੂ ਲੈ ਬੜੀ ਬਕਵਾਸ ਕੀਤੀ ਇਹਨੇ ਸਾਲਾ ਕਹਿੰਦਾ ਭਾਵੇਂ ਫੇਰ ਡਾਅ ਦੇਣ ਮੈਨੂੰ ਵਿਚ

ਬੜਾ ਬੋਲਿਆ ਏਹੇ ਸਰਦਾਰਾਂ ਖਿਲਾਫ ਤੇ ਪਹਿਲੋਂ ਕਿਹੜਾ ਨਹੀਂ ਬੋਲਦਾ

ਇਕ ਦਿਨ ਦੋ million ਸਟ੍ਰੀਮਾਂ ਦਾ teacher billboard ਤਕ ਪਹੁੰਚਣ ਲਈ ਮੇਰਾ ਨਾ ਨੂੰ ਕਿਵੇਂ stream ਕਰਨਾ ਹੈ ਹਾਲੇ billboard ਤੱਕ ਪਹੁੰਚੋਣਾਂ ਗਾਣਾ ਪਤਾ ਉਹ ਕਹਿ ਹਟਿਆ ਨਾ ਉਹਤੇ ਚਲਾਓ ਜਿਆਦਾ spotify ਤੇ ਰਣਜੀਤ ਰਣਜੀਤ ਬਾਵਾ ਨਹੀਂ ਕਹਿੰਦਾ ਕਹਿੰਦਾ ਸਿੱਧੂ ਦੀ ਤਾਂ ਕਹਿੰਦਾ ਆਮ ਗੱਲ ਹੀ billboard ਤੇ ਗਾਣਾ ਪਹਚੋਣ ਦੀ

ਉਹ ਜਾਣ ਢਯਾ hollywood ਚ hollywood ਚ ਨਾ ਹੋਣ ਤੋਰਾਂ ਕਹਿੰਦਾ ਮਾਂ ring ਤੇ ਓਵੇਂ ਲਾਇ ਹੁੰਦੀ ਹੈ ਇਹਦੇ ਔਜਲੇ ਦੇ ਗਾਣੇ ਦੀ ਅੱਛਾ ਅੱਛਾ ਨਹੀਂ ਠੀਕ ਹੈ ਯਾਰ ਵਧੀਆ ਗਾਣੇ ਓਹਦੇ ਹੋਰ ਬੱਸ ਵਧੀਆ ਠੀਕ ਆ

ਮੈਂ ਕਿਹਾ ਔਜਲਾ ਵੀ ਹੁਣ ਤੇ ਸਰਦਾਰ ਬਣਨ ਢੇ ਪਿਆ ਦਾੜ੍ਹੀ ਰੱਖ ਲਈ ਪੱਗ ਬੰਨਦਾ ਤੇਰੇ ਕਿੰਨੇ ਕ ਹੋਗੇ ਵਾਲ ਤੇਰੇ ਕਿੰਨੇ ਕ ਹੋਗੇ ਵਾਲ

ਇਹਨਾਂ ਨੂੰ ਪਤਾ ਕੱਟੇ ਮੈਂ ਹਾਂ ਲੈਗੇ ਓਹੀ ਜਿਹੜਾ ਤੂੰ ਜਿਹਤੇ ਖੜਿਆ ਅਸ਼ਾ ਮੈਂ ਓਹੀ ਕਿਹਾ ਕਿੰਨੇ ਲਏ ਚਲੋ ਠੀਕ ਹੈ

ਚੱਲ ਠੀਕ ਆ ਫੇਰ ਤੂੰ ਨਾ ਕੱਟੀ ਮੈਂ ਕੱਟੂ ਵੇਖ ਲਾ ਫ਼ਿਲਮਾਂ ਫੁਲਮਾਂ okay driver ਨੇ ਆਕੇ ਕਿਹਾ ਬਾਈ ਮੈਂ ਅੱਜ ਐਂਤਵਾਰ ਨੂੰ ਗੱਡੀ ਚਲਾ ਰਿਹਾ ਹਾ ਉਹ ਰੁਕ ਕੇ ਮੇਰੇ ਮੂੰਹ ਵੱਲ ਦੇਖਣ ਲੱਗ ਪਿਆ ਕਿਉਂ ਮੁਕਲਾਵਾ ਲੈਣ ਜਾਣਾ ਐਂਤਵਾਰ ਨੂੰ ਬਾਈ। ਭੈਣ ਦਾ ਮੁੰਡਾ ਹੋਇਆ ਭੈਣ ਦਾ ਮੁੰਡਾ ਹੋਇਆ ਓਂਦੇ ਸਰਵੇ ਜਾਣਾ ਸੇਰਵੇ ਤੇ ਜਾਣਾ ਘਰ ਵਿਚ ਮੈਂ ਹੀ ਵੱਡਾ ਆਂ ਮੈਂ ਕੁਜ ਪਲ ਹੈਰਾਣ ਐਂਤਵਾਰ ਬਾਰੇ ਸੋਚਣ ਲੱਗ ਪਿਆ ਮਾਨਸਾ ਸਾਡਾ ਨਾਟਕ ਹੋਣਾ ਸੀ ਓਹਨਾ ਦੀ ਕਲ ਦੀ ਤਾਰ ਮਿਲੀ ਸੀ ਹਾਲਾਤ ਨਹੀਂ ਸਨ program ਤੋਂ ਹੋ ਗਿਆ ਸੀ।

ਪਰ ਅੱਜ ਕਲ ਆਸ਼ਿਕ ਸ਼ਾਂਤ ਭਟਕਦਿਆਂ ਰੂਹਾਂ ਸੜਕ ਤੇ ਮੱਥੇ ਤੇ ਜਾਗਣ ਸੜਕਾਂ ਤੇ ਦੋ ਪਇਆ ਪੋਂਣ ਵਾਲੇ ਟਰੱਕ ਨੇ ਖੜੇ ਰਏ ਹਨ।

ਮੇਰੀ ਗੱਲ ਸੁਣਕੇ ਖਿੜ ਪਿਆ ਉਹ ਵਿਸਾਰ ਨਾਂ ਸਮਜੋਨ ਲਗਾ ਐਂਤਵਾਰ ਇਕ ਮਕਾਨ ਲੈਣ ਜਾਣੀ ਹੈ ਗੱਡੀ ਨੋਂ ਬਜੇ ਸਾਡੇ ਪਿੰਡ ਘਰ ਕੋਲ ਪਹੁੰਚਣੀ ਚਾਹੀਦੀ ਹੈ ਪੰਦਰਾਂ ਬੰਦਿਆਂ ਤਕ ਕਿਰਾਇਆ ਤਹ ਹੋਇਆ ਹੈ ਜੇ ਬਦ ਗਏ ਤਾਂ ਹੋਰ ਪੈਸੇ ਦਿਆਂਗੇ। ਐਂਤਵਾਰ ਮੈਂ ਨਿਸ਼ਚਿਤ ਸਮੇਂ ਤੇ ਗੱਡੀ ਲੈਕੇ ਮਜਬੀ ਸਿਖਾਂ ਦੇ ਘਰ ਚਲਾ ਗਿਆ L ਮੇਰੇ ਪਹੁੰਚਣ ਤੇ ਜਵਾਕਾ ਨੇ ਹੇੜਾਂ ਤੇ ਪਾਰਕ ਕਰ ਚਲਾ ਰਹੀ ਸੀ। ਆਪਾਂ ਆਪਣੀ ਪਹੁੰਚ ਅਨੁਸਾਰ ਚਿਠੀ ਕੱਢਿਆ ਤੀਮੀਆਂ ਗੱਡੀ ਵਿਚ ਆ ਬੈਠੀਆਂ ਪੰਜ ਆਦਮੀ ਓਹਨਾ ਦੇ ਘਰੋਂ ਬਾਰ ਆ ਗਏ ਗੱਡੀ ਕੋਲ ਆਯਾ ਇਕ ਬੋਲਿਆ ਵੇ ਠਹਿਰ ਜਾ ਭਰਾਵਾਂ। ਅਜੇ ਓਹਦੀ ਕੋਈ ਜਾਣੀ ਹੈ ਆਦਮੀ ਵੱਲ ਕਾਣੀ ਜੇਇ ਚਾਕਦੀ ਹੋਇ ਪਲਾ ਹੋਇ ਸਰਕੌਂਦੀ ਹੋਇ ਬੋਲੀ ਵੇ ਵੇਲਣ ਨਾਂ ਕਈ ਮੈਂ ਕਦੇ ਨੀ ਜਾਣਾ ਤੂੰ ਵੇਖੀ ਸੁਤੀ ਆ ਕੁਤੀ ਬਣ ਜਾ ਆਓ ਜਿੰਨੇ ਮੁਕਲਾਵੇ ਜਾਣਾ ਬਾਰ ਅੰਦਰ ਘੁੰਮਣ ਵਿਆਹ ਮਰਨੇ ਨਹੀਂ ਜਾਣਾ ਆਪਣੇ ਕੋਲ ਆਪਾਂ ਦਿੱਲੀ ਸ਼ਹਿਰ ਲਈ ਨਹੀਂ ਚਲੀ ਇਕ ਵਿਰਦ ਜੀ ਮਾਇ ਬੋਲੀ। ਵਾਹ ਵੇ ਬੇਬੇ ਕਰਨੀ ਗੱਲ ਘੁੰਮਣ ਫਿਰਨ ਨੂੰ ਸਰਦਾਰ ਟਰਾਲੇ ਚਲਦੇ ਆ ਰੰਗ ਵਰਗੀ ਨੱਕ ਤੇ ਚਾਂਦੀ ਜੀ ਤੀਲੀ ਵਾਲੀ ਨੱਕ ਚੜਾ ਕੇ ਬੋਲੀ ਕਯੋ ਅੱਛਾ ਐ ਘਟਾ ਹੈ ਭੇਡਾਂ ਨਾ ਹੋਣ ਤਾ ਮਕਾਨ ਚਲੀਆਂ ਆਪਾਂ ਰੋਣਾ ਨੀ ਮੂੰਹ ਤਾਂ ਰੋਣਾ ਵਰਗਾ ਨਹੀਂ ਹੋਣਾ ਚਾਹੀਦਾ ਆਪਣੇ ਵਿੱਚੋ ਕੋਈ ਨਹੀਂ ਹੈ। ਸਮਾਜ ਦੀਆਂ ਇਕ ਜੜਾਂ ਪ੍ਰਿਸਟਾਚਾਰ ਵਿਚੋਂ ਸੀਓਖ ਵਾਂਗ ਚਿੰਬੜ ਗਈਆਂ ਹਨ ਜਦੋਂ ਇਮਾਨਦਾਰ ਹੋਣਾ ਹੈ ਤਾ ਚੋਰਾਂ ਦੀ ਵਸਤੀ ਵਿਚ ਰਹਿੰਦੇ ਸਾਧੁ ਸੁਭਾਹ ਦੇ ਚੰਗੇ ਜਲੂਸ ਨਿਕਲਣ ਵਰਗੀਆਂ ਗੱਲਾਂ ਕਰਦੇ ਹਨ ਸਾਡਾ ਸੜਕ ਵਾਲਾ ਰਾਹ ਬਥੇਰੇ ਪੁਲਸ ਨਾਲ ਪੈਂਦਾ ਹੈ ਵੈੱਲੀ ਜਾ ਠੇਕੇ ਤੇ ਜਾਣਾ ਠਾਣੇ ਜਾਣਾ। ਆਮ ਹੀ traffic ਵਾਲਿਆਂ ਥਾਣਿਆਂ ਨਾਲ ਜਦੋਂ ਕਲਕੱਤਾ ਇਕ ਬਾਰ ਬਿਹਾਰ ਦੇ ਬਾਡਰ ਤੇ ਮੈਨੂੰ ਰੋਕ ਲਿਆ। ਹੋਰ ਵੀ ਵਥੇਰੀਆਂ ਗੱਡੀਆਂ ਖੜਿਆ ਸਨ ਪਤਾ ਨੀ special checking transport ਅਫਸਰ ਜੀ ਮੇਰੇ ਕੋਲ ਆਕੇ ਖੜ ਗਿਆ। ਇਕ address ਤੋਂ ਪਤਾ ਲਗਿਆ ਕਿ ਬਾਈ ਗੱਡੀ ਇਥੋਂ ਦੀ ਹੈ ਸਾਨੂੰ ਪੁੱਛਿਆ ਐਸ ਨੰਬਰ ਦੀ jeep ਕਿਸੇ case ਦਰਜ ਹੋਇ ਹੈ ਚੋਰੀ ਹੋਇ ਆ ਜਾ ਖੋਈ ਏ ਠਾਸੀ ਬੰਦੇ ਦਾ ਰਿਕਾਰਡ ਦੇਖ ਮੈਂ ਆਪਣੇ ਆਪ ਨੂੰ case ਦਰਜ ਨਈਂ ਕੋਈ ਹੋਣ ਦੇਣਾ ਮੈਂ ਵੀ ਬੰਦਾ ਪੇਜਿਆ ਮਾਲਕ ਦਾ ਪਤਾ ਕੀਤਾ telephone ਬੁੱਕ ਕਰਵਾਓਣ ਲਾਇ ਪੁੱਛਿਆ। ਓਦੇ ਸਹਿਯੋਗ ਨਾਲ ਸੁਬਾਹ ਤੋਂ ਬੜਾ ਪ੍ਰਵਾਵਿਤ ਹੋਇਆ ਥਾਣਿਆਂ ਵਿਚ ਸਿਰਫ ਮੁਲਾਜਮ ਵੀ ਹੁੰਦੇ ਹਨ। ਮਨ ਹੀ ਮਨ ਵਿਚ ਮਨ ਦੇ ਵਿਚ ਪ੍ਰਸ਼ੰਸਾ ਕੀਤੀ। ਦਰਅਸਲ ਗੱਲ ਇਹ ਹੈ ਕਿ ਕੱਲ ਮੇਰਾ ਦੋਸਤ jeep ਮੰਗ ਕੇ ਲੈ ਗਿਆ ਸੀ। ਆਪਣੇ ਸੋਹੇਰੀ ਜਾਨ ਲਈ। ਮੈ ਹੈਰਾਨੀ ਨਾਲ ਗੱਲ ਕੀਤੀ ਤੇ ਲੁਧਿਆਣੇ ਜਾਣਾ ਸੀ। ਜਿੰਦੇ ਕਿਵੇਂ ਚਲਾ ਗਿਆ। ਅੱਜ ਕਲ ਹਾਲਤ ਮਾੜੇ ਨੇ jeep ਕੋਈ ਵੀ ਗਈ ਹੋਣੀ ਆ। ਜਾ ਦੋਸਤ ਨੇ ਜੇ ਕੀਤੇ ਨੇੜੇ ਤੇੜੇ ਠਾਣੇ report ਲਿਖਵਾ ਦਿਤੀ ਹੁੰਦੀ ਤਾ ਠੀਕ ਸੀ। ਪਰ ਜੇ ਉਹ ਆਪ ਹੀ ਫੜੇ ਜਾਨ ਤਾ ਕੋਈ ਵੀ ਹੋਰ ਦੋਸਤ ਨਹੀਂ ਸੀ ਹੋਣਾ ਮੇਰੇ ਮੇਰੇ ਮਨ ਵਿੱਚ ਅਜੀਬ ਅਜੀਬ ਵਿਚਾਰ ਉੱਠ ਰਹੇ ਸਨ। ਫੜੇ ਗਏ ਮੁੰਡੇ ਕੌਣ ਹੋਣਗੇ ਦੋਸਤ ਹਜੇ ਤੱਕ ਕਿਥੇ ਆ ਮੇਨੂ ਅਜੇ ਕੁਛ ਨਹੀਂ ਪਤਾ ਸੀ। ਜੇ ਮਾਰ ਮਾਰ ਸਿਟ ਵੀ ਲੈਣਾ ਸੀ। ਜਦੋ ਤੱਕ ਮੇਰੀ ਮੇਰੀ ਚੀਜ ਵੀ ਮੈਨੂੰ ਮਿਲ ਜਾਣੀ ਸੀ। ਮੇਰਾ ਦੋਸਤ ਆ ਭੀ ਨਾ ਫੜਿਆ ਗਿਆ ਹੋਵੇ। ਅੱਜ ਕਲ ਤਾ ਹਥਿਆਰ ਵੀ ਲਾਇ ਫਿਰਦੇ ਆ ਜਿਵੇ ਮੇਨੂ ਕੋਈ ਪਤਾ ਨਹੀਂ ਲੱਗਦਾ ਫੜ ਕੇ ਲੈ ਜਾਂਦੇ ਕੁਛ ਕਰ ਦੇਣ ਕਿਸੇ ਦੀ ਮੰਗਮੀ ਚੀਜ ਗੁਨਾ ਹੈ। ਮੇਨੂ ਅੱਜ ਤਕ ਖਜਲ ਖੁਆਰੀ ਕਿੰਨੀ ਕ ਹੋਣੀਆ ਏ ਚਲੋ ਕੋਈ ਗੱਲ ਨਹੀਂ ਉਹ ਕੀਨਾ ਕ ਚਿਰ telephone ਵੱਲ ਦੇਖ ਦਾ ਰਹੀਆ ਫਿਰ ਮੈ ਸ਼ਾਇਦ ਮੇਰੇ ਸੋਹੇਨਰ ਨਾਹਰ ਦੀ ਕਾਲਜ ਦੇ ਮੁੰਡਿਆਂ ਬਾਂਗ ਕੇਹਨ ਲੱਗ ਪਿਆ। ਆ ਜਾਂਦੇ ਆ ਸਾਲੇ ਮੂੰਹ ਚਾਕ ਕੇ ਤੀਵੀਂ ਨੂੰ ਕੁੜੀਆਂ ਸੋਹਰਿ ਜਾਣਾ ਮੁੰਡਾ ਸਕੂਲ ਨਹੀਂ ਜਾਂਦਾ ਠਾਣੇ ਚਲੋ, ਬੁੜੀ ਨੇ ਠਾਣੇ ਚਲੋ, ਤੀਵੀਂ ਰਾਤ ਨੂੰ ਸ਼ਰਾਬੀ ਬੋਲਦੀ ਹੈ ਠਾਣੇ ਚਲੋ। ਇਕ ਨੌਕਰੀ ਭੀ ਬੜੀ ਕੁਤੀ ਆ ਇਹ ਜਿਸ ਰਾਹ ਵਿਚ ਉਲਝ ਕੇ ਚਾਲੀ ਜਾਂਦੀ ਹੈ।

ਚੰਗੇ ਉਸਤਾਦਾ ਨੇ ਤਾਂ ਚੰਗੇ ਹੀ ਹੁੰਦੇ ਹਨ ਕੋਈ ਲੰਡੂ ਨਹੀਂ ਹੋਣਾ ਚਾਹੀਦਾ ਮੱਖਨਾ ਅੱਖਾਂ ਮਲਦੀਆਂ ਜੱਟਾ ਬੋਲਿਆ ਕਰ ਖਰੜ ਕਰਦੀ ਗੱਡੀ ਕੋਲੋਂ ਉਹ ਲੱਗਦੀਆਂ ਗਈ ਆ। ਕਣੀਆਂ ਡਿਗਨ ਲੱਗ ਪਾਈਆਂ। ਮੈਂ ਸ਼ੀਸ਼ੇ ਉਤੇ ਪਾਣੀ ਦੀਆਂ ਬੂੰਦਾਂ ਚਮਕ ਰਹੀ ਆ ਸਨ। ਜੱਟਾ ਮੂੰਹ ਬਾਹਰ ਕੱਢ ਕੇ ਵੇਖ ਠੰਡੀ ਹਵਾ ਵਾਰਿਕ ਭੁਰ ਤੇ ਦੋ ਮੋਟੇ ਕਣੀਆਂ ਮੂੰਹ ਤੇ ਡਿੱਗ ਪਈਆਂ। ਮੀਹ ਤਾਂ ਆਊਗਾ ਹੀ

wiper ਚਲਾ ਦਿੱਤਾ। ਗੱਡੀ ਟਾਪ gear ਤੇ ਪਾ ਦਿਤੀ। ਗੱਡੀ ਉਪਰ ਪੂਰੇ ਵਿਸ਼ਵਾਸ ਨਾਲ ਜੱਟ ਨੇ ਫਿਰ ਨੂੰ ਖੋਹ ਲਿਆ। ਤੇ ਲਾਈਟਾਂ ਵੀ ਜਗਨ ਲੱਗ ਪਈਆਂ। ਰਿਹਾ cigarette ਲਾ ਕੇ ਧੁਆਂ ਕਸ਼ ਬਾਰ ਸਬ ਸੁਟਨ ਲੱਗ ਪਿਆ। ਲੰਭਾ ਜਿਹਾ ਕਸ਼ ਲੈ ਕੇ ਇੱਕ ਸਰੂਰ ਜਾ ਬਣੋਂਨ ਲੱਗ ਪਿਆ। ਤੇ ਉਂਗਲਾਂ ਮਾਰ-ਮਾਰ ਸੰਗੀਤ ਦਾ ਆਨੰਦ ਲੈਣ ਲਗ ਪਿਆ। ਸ਼ੀਸ਼ੇ ਦੇ ਅੰਦਰ ਧੁੰਦ ਜੋਣਦੀ ਜੀ ਆ ਰਹੀ ਸੀ। ਬਾਰਲੇ ਪਾਸੋ ਗੀਤ ਗੌਣ ਲੱਗ ਰਏ ਸਨ।

ਘੁੰਮਦੀਆਂ ਹਨ ਪਿੱਛੋਂ ਵੀ ਇਕ jeep ਆਰ ਪਾਰ ਨਿਕਲਦੀ ਰਹੀ ਰਾਤ ਬਰਾਤੇ ਜੀਪਾਂ ਗੱਡੀਆਂ ਲੁੱਟਲੁੱਟਦੇ ਰਹਿੰਦੇ ਹਨ ਅਚਾਨਕ ਟੀਂ ਟੀਂ ਪੀ ਪੀ ਦੀ ਆਵਾਜ ਸੁਰ ਸੁਰ ਦੀ ਅਵਾਜ ਤੇਜ ਹੋਗੀ driver ਨੇ ਚਲਾਕੀ ਨਾਲ ਪੁੱਛਿਆ। ਫਿਰ ਪੈਂਚਰ ਹੋ ਗਿਆ ਸਾਲਿਆ ਕਿਊ ਬੋਲੀਆਂ ਕਿਊ ਮੁਰਦਾ ਬੋਲਦਾਂ ਮੀਂਹ ਹਨੇਰੀ ਰਾਤ ਸੁਣੀ ਆ g. t road ਬਿਆਨਾਂ ਹੈ ਕੀਮਤੀ ਸਮਾਨ ਦੀ ਲੋੜ ਹੈ ਕਣਕ ਜੱਟਾ ਫਿਰ ਮੈਂ। alternator ਉਪਰ ਰੱਖੇ ਹੱਥ ਪੈਰ ਕੰਬਣ ਲੱਗ ਪੈ ਵੇਖੀ ਜਾਉ ਚਲ ਸਿਰ ਧੜ ਖਿੱਚ ਲੈ ਗੱਡੀ ਨੂੰ ਛੋਟੇ ਜੇ ਢਾਬੇ ਤੇ ਆਕੇ ਰੋਕ ਲਈ ਬਾਈ ਜੇ ਦੂਜੇ ਟਾਪ ਪਾਵਾਂ ਪਾ ਦੀਨਾ ਹਾਂ ਭਾਈ ਡਰ ਤਾਂ ਨੀ ਲਗਦਾ। ਨਹੀਂ ਡਰ ਨੀ ਗਾ। ਘੋੜਿਆਂ ਘਾੜਿਆਂ ਕੁਛ ਗੱਲ ਨੀ ਕਾਠੀ ਕੰਦ ਤੇ ਪਾਕੇ ਜੱਟਾ ਅੱਖੀਂ ਹੱਸਿਆ ਫਿਰ ਪਿਛਲਾ ਜਾ ਇੱਕ tire ਚੰਗਾ ਸੀ ਜਿਹੜਾ ਅੱਜ ਤਾਂ ਦੋ ਤਿੰਨ ਬਾਰ ਪੈਂਚਰ ਹੋ ਚੁਕਾ ਸੀ jack ਲੋਣ ਤੇ ਨਟ ਖੋਲ ਦੇਆਂ ਕਸਦਿਆਂ ਹੀ ਉਸਦਾ ਹੋਣ ਲੱਗ ਪਿਆ ਓਰ ਉਸਤੋਂ ਬਾਦ ਆਪ ਸਾਰਾ।

ਚਾਚਾ ਠੀਕ ਆ ਰੋਟੀ ਖਾ ਲੈਨੇ ਆ ਪਰ ਰੋਟੀ ਗਾਂ ਖਾਵਾਂ ਗੇ ਤਾਂ ਚੰਗਾ ਲੱਗੂਗਾ ਕਿਊ ਰੋਟੀ ਯਾਰ ਹਜਮ ਹੋਜੂਗੀ ਜੇ ਨਾ ਹਜਮ ਹੋਇ ਤਾਂ ਫਿਰ ਰਾਤ ਨੂੰ ਨੀਂਦ ਆਊਗੀ ਔਖੇ ਹੋਵਾਂਗੇ ਜਰਦਾ ਲਾਲੀ। top ਦਾ ਫਿਰ ਦੇਖੀ ਜਦੋਂ ਵੰਡਿਆ ਓਨੇ ਤਾਂ ਫਿਰ ਤੈਨੂੰ ਨੀਂਦ ਨਹੀਂ ਓਨੀ ਇਸ ਕਰਕੇ ਰੋਟੀ ਖਾ ਲੈ ਉਹ ਮੁੜਕੇ ਰੋਟੀ ਖਾਂਦੇ ਹੋਏ ਹੀ ਆਪਣੇ ਆਪ ਨੂੰ ਲੋਚਨ ਲੱਗ ਪਿਆ ਉਸਤੋਂ ਬਾਅਦ ਰੋਟੀ ਖਾਕੇ ਅਗਲੇ ਪਹਰ ਤੁਰ ਪਏ ਗੱਡੀ ਹੋਲੀ ਹੋਲੀ ਪਿਆਰੀ ਚੀਕਾਂ ਮਾਰਦੀ ਜਾ ਰਾਇ ਸੀ ਮਜਾ ਆ ਰਿਆ ਸੀਗਾ ਰਹੇ ਸੀ। ਨਾਲ ਨਾਲ ਸਰਕਾਰੀ ਅਧਾਰਾ ਦੇ ਜਿਸ

ਤੇ ਛੁੱਟੀ ਨਹੀਂ ਮਿਲਦੀ ਸੀ ਜਾਲੀ certificate ਬੋਨੈਣੇ ਪੈਂਦੇ ਸੀ ਜਾ bill ਦੇਕੇ ਛੁੱਟੀ ਲੈਣੀ ਪੈਂਦੀ ਸੀ ਪਰ ਟਰੱਕਾਂ ਬੱਸਾਂ ਤੇ taxi ਡਰਾਈਵਰਆਂ ਨੂੰ ਕੰਮ ਕਰਨ ਦੇ ਵਰਕਰਾਂ ਛੁੱਟੀ ਲੈਣ ਦੀ ਕੋਈ ਲੋੜ ਨੀ ਪੈਂਦੀ ਸੀ। ਚਿੜੀਆਂ ਦਾ ਦੁੱਧ ਪਾਲਣ ਵਾਲੀ ਗੱਲ ਸੀਗੀ ਕਈ ਵਾਰ transport ਦਾਰਿਆਂ ਨੇ ਆਪਣੀ ਮਜਬੂਰੀ ਹੋ ਜਾਂਦੀ ਸੀਗੀ driver ਮਿਸਤਰੀ ਬਦਲਕੇ ਦੂਸਰਾ ਰੱਖ ਲੈਂਦੇ ਸੀ ਜੇ ਕੋਈ ਛੁਟੀ ਕਰਦਾ ਦੇਖਿਆ ਜਾਂਦਾ ਸੀਗਾ ਕਈ ਬਾਰ ਤਾਂ ਐਨ ਚੇਨ ਅਮਨ ਸਬ ਕੁਛ ਨਿਕਲ ਜਾਂਦਾ ਸੀ ਵਿਆਹ ਦਾ ਵੀ ਜੇ ਕੋਈ ਹੋਵੇ ਤਾਮਿ ਅਗਲੇ ਛੁੱਟੀ ਨਹੀਂ ਦਿੰਦੇ ਸੀ ਬਸ driver ਨੇ ਗੱਡੀ ਗਿਰ ਕਿ ਫਸਾਈ ਆ ਗੇੜਾ ਲਾ ਦੇਈਏ। ਫਿਰ ਅਗਲੇ ਗੇੜੇ ਤੇ ਨਹੀਂ ਜਾਂਦੇ ਜੇ ਕੋਈ ਗੇੜਾ ਹੋਇਆ ਵੀ ਤਾਂ ਆਪਾਂ ਜਬਾਵ ਦੇਵਾਂ ਗਏ ਚਲੋ ਕੋਈ ਗੱਲ ਨੀ ਦੇਖ ਲੋ ਬਾਈ ਬੁਜਰਗਾ ਦਾ ਓਂਦਾ ਜਾਂਦਾ ਜਿਹਾ ਹੈ। B. A ਪਾਸ ਆ class ਕੰਮ ਨੀ ਮਿਲਿਆ ਤਾਂ ਡਰਾਈਵਰੀ ਵਿਚ ਪੈ ਗਿਆ ਹਾਂ ਅੱਛਾ ਉਸਤੋਂ ਬਾਅਦ ਡਰਾਈਵਰੀ ਤੋਂ ਬਾਅਦ ਕੋਈ ਗੱਲ ਨੀ ਫਿਰ ਮੈਂ ਵਧਾਇਆਂ ਦਿਤੀਆਂ ਕੋਈ ਨੀ ਬਾਈ ਗੱਡੀ ਇਕ ਆਪਾਂ ਹੋਰ ਨਵੀ ਪਾ ਲੈਣੀ ਆ। ਤੈਨੂੰ ਉਸ ਵਿਚ ਰੱਖ ਦਿਆਂ ਗੇ ਚਲੋ ਇਕ ਦਿਨ ਅਚਾਨਕ ਜੇ ਮੇਲ ਹੋ ਗਿਆ ਤਾਂ ਜਰੂਰ ਕਰਾਂਗੇ ਆਪਣੇ ਪਿੰਡ ਨੂ ਜਾਉ ਊਹ ਰਾਨੀ ਮੁਰੀ ਹੋ ਗਯੀ ਕੁੜੀ ਜੈਰੀ ਰਾਜੇ ਦੀ ਕੁੜੀ ਓਹ ਕੇੰਦਿ ਵੀ ਤੂ ਪਿੰਡ ਨੂ ਨਾ ਜਾ ਹੁਣ ਆਹੇ ਐਥੇ ਰਾਜ ਤੇਹ ਨੀ ਆਹ ਮੇਰਾ ਪਿਓ ਰਾਜਾ ਸੀ ਪਿਓ ਨੇ ਸਾਰ ਪਾਸੇ ਚ ਓਹਨੁ ਹਰਾ ਕੇ ਸਾਰਾ ਰਾਜ ਜਿਤ ਲੀਤਾ ਸੀ। ਬਾਅਦ ਵਿਚ ਮੇਰੇ ਪਿਓ ਨੂ ਕਰਤੀ ਕੈਦ, ਕੈਦ ਵਿਚ ਓਹ ਮਰ ਗਯਾ ਇਹ ਰਾਜ ਪਾਠ ਤੂ ਸ਼ਾਮ

ਚਲੋ ਜੇਹ ਓਹਨੇ ਵਿਆਹ ਕਰ ਲਾਯਾ ਵਿਆਹ ਕਰ ਕੇ ਓਹਨੇ ਏਕ ਦਿਨ ਮੰਨ ਚ ਆਯਾ ਕੀ ਅਪ੍ਪਾ ਆਪਣੇ ਪਿੰਡ ਚ ਮਿਲ ਕੇ ਆਈਏ ਮਾਂ ਪਿਓ ਨੂ ਕੀ ਹਾਲ ਆਹ ਓਹਨਾ ਦਾ ਊਹ ਲੇਕੇ ਉਸ ਲੜਕੀ ਨੂ ਪਿੰਡ ਆਗਯਾ ਪਿੰਡ ਆਕੇ ਅਓਨੇ ਬਾਪ ਨੂ ਮਿਲਯਾ ਊਹ ਜੇਡੀ ਹੁਨ ਓਹ ਓਹ੍ਨ੍ਦੇ ਮਾਥੇ ਨਾ ਲੱਗੇ ਕੀ ਮੈ ਤੇਹ ਐਦੇ ਨਾਲ ਬਹੁਤ ਕੁਸ਼ ਕਰਕੇ ਘਰੋ ਕੱਢਿਆ ਹੈ ਏਹੇ ਤੇ ਮੈ ਐਦੇ ਮਥੇ ਨਾ ਲੱਗਾ ਕਿਵੇ ਊਹ ਫਿਰ ਕਹਿੰਦਾ ਕਹਿੰਦਾ ਕੋਈ ਗੱਲ ਨੀ ਮਾਂ ਏ ਤਾਂ ਹੋ ਜਾਂਦੀਆਂ ਨੇ ਵੱਡੇ ਵੱਡੇ ਤੋਂ ਮਾਫ਼ੀ ਮੰਗੀ ਵੀ ਜਾਂਦੀ ਆਹ ਮਾਫ਼ੀ ਦਿਤੀ ਵੀ ਜਾਂਦੀ ਆਹ ਆਹ ਤਾ ਕੋਈ ਖਾਸ ਗਲ ਨੀ ਤੂ ਹੁਣ ਪਹਲਾ ਸੀ ਮੇਰੇ ਨਾਲ ਓਹ੍ਵੇ ਓਹਨਾ ਨੇ ਬਢਿਯਾ ਓਹਦਾ ਸੰਸਕਾਰ ਕੀਤਾ ਓਹ ਕਹੰਦਾ ਤੁਸੀਂ ਹੁਣ ਐਥੇ ਕਾਨੁ ਭੁਕੇ ਮਾਰਦੇ ਹੋ ਤੁਸੀਂ ਮੇਰੇ ਨਾਲ ਹੀ ਚਲੋ ਮੈਂ ਰਾਜਧਾਨੀ ਦਾ ਮਲਿਕ ਆਂ ਵੀ ਓਥੇ ਚਲੋ ਤੁਸੀਂ, ਚਲ ਪਯੀ ਉਥੇ ਚਾਰੇ ਜਣੇ ਬਸਦੇ ਰੱਜਦੇ ਮੌਜਾ ਕਰਦੇ ਪੰਡਤ ਤੇ ਪੰਡਤਨੀ ਦੇ ਦੋਹੇ ਘਰੋ ਤੇ ਊਹ ਗਰੀਬ ਊਹ ਪਾਨ ਜਾਣੇ ਨੂ ਕਰੇ ਇ ਤੂ ਖਾਂ ਨੂ ਯਾ ਅਪ੍ਪਾ ਬੁਖੇ ਮਾਰਦੇ ਆਹ ਊਹ ਕਹੰਦਾ ਜਦੋ ਮੈਨੂ ਦੇਂਦਾ ਨਹੀ ਕੁਛ ਮੁ ਲਾਵਾ ਕਿਥੋ ਗਾਡੋ ਰੋਜ ਰੋਜ ਘਰੇ ਸਨ ਲਾਗ ਜਾਂਦਾ ਪੰਡਤ ਨੇ ਏਕ ਦਿਨ ਆਖਿਆ ਵੀ ਮਰਨ ਚ ਹੀ ਫਾਇਦਾ ਹੈ ਰੋਜ ਦੇ ਕਲੇਸ਼ ਨੂੰ ਓਹੋ ਜੰਗਲ ਨੂੰ ਤੁਰ ਪਿਆ ਜੰਗਲ ਦੇ ਵਿਚੋ ਓਹਨੂ ਸ਼ੇਰ ਦੀ ਆਵਾਜ਼ ਆਯੀ ਬੋਲ ਦੇ ਓਹਨੇ ਕਾਯਾ ਕੀ ਜੱਦ ਮਾਰਾਗੇ ਤੇਹ ਖੁਦ ਕਾਸ਼ੀ ਬਣੋਗੇ ਜੇ ਆਪਾ ਸ਼ੇਰ ਕਚੀ ਚਲਦੇ ਆਹ ਊਹ ਸ਼ੇਰ ਦੇ ਦੋ ਸਲਾਹਕਾਰ ਰੱਖੇ ਹੋਏ ਨੇ ਇਕ ਤੋਤਾ ਇਕ ਮੋਰ ਓਹਨਾ ਨੇ ਆਪਣੇ ਮੌਤ ਤੇਹ ਇਹ ਆਪ ਤੁਰੀਆ ਆਉਂਦਾ ਹੈ ਇਹਨੁ ਬਚੀਏ ਊਹ ਜੀ ਉਠ ਕੇ ਦੋਨੋ ਜਣੇ ਸ਼ੇਰ ਕੰਨੀ ਭਗੇ ਕਹਿੰਦੇ ਰਾਜਾ ਸਾਹਬ ਜੀ ਅਜ ਤਾ ਥੋੜੇ ਮੇਹਮਾਨ ਬੋਹਤ ਚਿਰ ਬਾਦ ਆਏ ਨੇ ਤੇ ਮਿਲਣ ਵਾਸਤੇ ਸਾਨੂੰ ਊਹ ਕਹਿੰਦਾ ਸਵੇਰੇ ਮੇਹਮਾਨਾ ਦਾ ਕਹਿੰਨਾ ਕੀ ਕਰਨਾ ਚਾਹੀਦਾ ਹੈ ਕਹਿੰਦਾ ਜੇ ਓਨ੍ਨਾ ਨੂੰ ਜੀਨੇ ਦਿਨ ਰਹਨ ਬੜੀਆ ਰੋਟੀ ਟੁੱਕ ਦੀ ਸੇਵਾ ਕਰਨੀ ਚਾਹੀਂਦੀ ਹੈ ਤੇ ਜਦੋ ਓਹ ਜਾਣ ਓਹਨਾ ਨੂੰ ਮਾੜੀ ਮੋਟੀ ਦਸ਼ਨਾਂ ਵੀ ਦੇਣੀ ਚਾਹੀਦੀ ਹੈ

ਮਣ ਦੇ ਦਿਨ ਪੰਦ੍ਰਾ ਓਥੇ ਲੰਘ ਗਏ ਪੰਦ੍ਰਾ ਦਿਨੋ ਬਾਦ ਕਹਿੰਦਾ ਕੀ ਮੈ ਤਾ ਹੁਣ ਜਾਂਦਾ ਪਿੰਡ ਨੂ ਓਹਨੇ ਜੇੜੇ ਓਹ ਬੰਦੇ ਮਾਰਦਾ ਮੁਰਦਾ ਜੇ ਓਹਨਾ ਦਾ ਸੋਨਾ ਸੁਣਾ ਪੈਸੇ ਪੁਸੇ ਉਹ ਸ਼ੇਰ ਕੱਠੇ ਕਰੀ ਜਾਂਦਾ ਸੀ

ਘਰੇ ਆਕੇ ਪੰਡਤਨੀ ਨੇ ਜਦੋ ਪੈਸੇ ਫੜੇ ਪੰਡਤਨੀ ਵੀ ਖੁਸ਼ ਹੋ ਗਈ ਵਧੀਆ ਰੋਟੀ ਟੁੱਕ ਬਣੋਨ ਲਗ ਗਈ ਹੁਣ ਜਦੋ ਕੋਈ ਬੰਦਾ ਕਮ ਤਾ ਕਰਦਾ ਨਹੀਂ ਓਹੀ ਪੈਸਾ ਓਹ ਹੋਲੀ ਹੋਲੀ ਘਟੁਗਾ ਹੀ ਓਹ ਘਟਦਾ ਘਟਦਾ ਸਾਲ ਦੋ ਸਾਲੋ ਚ ਪੈਸਾ ਮੁਕ ਗਯਾ ਓਹੀ ਹਾਲ ਫਿਰਤ ਹੋ ਗਯਾ ਓਹਨੇ ਕ੍ਯਾ ਕੀ ਓਹ੍ਸੀ ਸ਼ੇਰ ਫਿਰ ਚਲਦੇ ਆਹ ਓਹ ਫਿਰ ਚਲ ਪਾਯਾ ਜੰਗਲੇ ਚ ਹੁਣ ਓਹੋ ਤੋਤਾ ਤੇ ਮੋਰ ਬਦਲ ਗਏ ਓਥੇ ਤੇ ਇਕ ਜਾਨਵਰ ਹੋ ਆ ਗਿਆ

ਓਹਨਾ ਨੇ ਆਖ੍ਯਾ ਵੀ ਬ੍ਰਾਮਣ ਆਉਂਦਾ ਹੈ ਗੁਫਾ ਨੂ ਤੁਰੀਆ ਨਾਲ ਤੇ ਗਫ੍ਫ਼ਾ ਸ਼ੇਰ ਨੂ ਮਿਲ ਜੁ ਨਾਲੈ ਮਿੱਠੂ ਆਪਾਂ ਨੂੰ ਮਿਲ ਜੂ ਉਹ ਜਾ ਕੇ ਸ਼ੇਰ ਨੂੰ ਕਹਿੰਦੇ ਸ਼ਿਕਾਰ ਆਉਂਦਾ ਹੈ ਨਾਲ ਇਹ ਕਿੱਸਾ ਮਾਦਾ ਮੋਟਾ ਵਿਚੋ ਸਾਨੂ ਦੇ ਦੇ ਓਹ ਕਹਿੰਦਾ ਚੰਗਾ ਜਦੋ ਬਾਮਨ ਆਯਾ ਸਾਮਨੇ ਓਹ ਤਾ ਓਹੀ ਮੇਹਮਾਨ ਹੈ ਇਹ ਤਾ ਓਹਨੇ ਬਾਮਨ ਦੇ ਪੈਰੀ ਹੱਥ ਲਾਏ ਕਹੰਦਾ ਬੈਠੋ ਜੀ ਓਹ ਪੰਜ ਚਾਰ ਦਿਨ ਦੀ ਹੁਣ ਓਹ ਜੇੜਾ ਪਹਲਾ ਮੋਟਾ ਮਾਲ ਸੀ ਓਹ ਤਾ ਦੇਤਾ ਸੀ ਓਹਨੇ ਥੋੜਾ ਬੋਹਤਾ ਜੇੜਾ ਹੈਗਾ ਸੀ ਪੰਜਾ ਛੀਕਾ ਉਹ ਦੇ ਕੇ ਬਾਮਣ ਨੂੰ ਪਹਿਲਾ ਲੈ ਬਾਬਾ ਮੇਰੀ ਸੁਨ ਲਾ ਗੱਲ ਇਕ ਜੇਰੇ ਪਹਲਾ ਮੇਰੇ ਸਾਲਾ ਕਰਤੇ ਓਹ ਸਹੀਦ ਸੀ ਜਿਦੇ ਨਾਲ ਮੈਨੂ ਸਹੀ ਰਾਇ ਦਿਤੀ ਸੀ ਹੁਣਮੇਰੇ ਓਹ ਸਲਾਹ ਨਾਲ ਗਏ ਬਦਲ ਅਜੇ ਤਾ ਮੈ ਆਪਣੀ ਬੁਖਦੀ ਨਾਲ ਤੈਨੂ ਦੇ ਤਾ ਜੋ ਕੁਛ ਹੈਗਾ ਸੀ ਮੁੜ ਕੇ ਹੁਣ ਤੂ ਕਿਥੇ ਦੁਬਾਰੇ ਨਾ ਅਜੈ ਤੇ ਦਾਦਾ ਘਰੇ ਵੜਾ ਮੁੜਕੇ ਕੀਨੇ ਜਾਣਾ ਤੇ ਕੀਨੇ ਆਉਣਾ ਓਦੇ ਵਿਚ ਤਿਨ ਭਾਈ ਰਹੰਦੇ ਹੋਂਦੇ ਓਹ ਤੀਨੇ ਬੀਯ ਦੇ ਕਾਮ ਤੇਹ ਮੁਤਾਬਿਕ ਦੋਨੋ ਦੇ ਏਕ ਕਹਿਤੀ ਕਰਦਾ ਹੋਂਦਾ ਤੇਹ ਏਕ ਵੈਪਰ ਕਰਦਾ ਹੋਂਦਾ ਲਖਿਆਰੀ ਦੀ ਓਹ ਗਾਉਣ ਬਜਾਉਣ ਲਿਖਦਾ ਹੋਂਦਾ ਜੇਹੜਾ ਓਹਨਾ ਦਾ ਵੱਡਾ ਭਾਇ ਸੀ ਓਹਨੁ ਇਕ ਘਰ ਦੇ ਕਹਿੰਦੇ ਵੀ ਐਨ ਕਰ ਤੂ ਸਹਰ ਜਾ ਸੌਦਾ ਲਿਆ ਓਹ ਖੇੰਦਾ ਮੈ ਜਾਂਦਾ ਏਕ ਰਾਹ ਪੈਂਦਾ ਉਸਤੇ ਦੋ ਥੋੜੇ ਜੇ ਫ਼ਰਕ ਨਾਲ ਦੋ ਤੀਨ ਮਿਨਤ ਦਾ ਫ਼ਰਕ ਪੈਂਦਾ ਤੇਹ ਏਕ ਸਿਧਾ ਰਾਹ ਪੈ ਗਯਾ ਓਹ ਸਿਧੇ ਰਾਹ ਜਾਂਦਾ ਪੈ ਗਯਾ ਰਾਹ ਦੇ ਵਿਚ ਓਹਨੁ ਇਕ ਪਾਨ ਆਲੀ ਦੁਕਾਨ ਮਿਲੀ ਓਹ ਪਾਨ ਆਲੇ ਆਲੇ ਨੇ ਕਿਹਾ ਵੀ ਬੈਹ ਜਾ ਭਾਇ ਚਾਹ ਪਾਣੀ ਪੀ ਤੇ ਆਰਾਮ ਕਰ ਓਹਦੇ ਬਾਦ ਤੂੰ ਭਗ ਜਯੀ ਓਥ ਬਹ ਗਯਾ ਓਹਨੇ ਚਾ ਪਾਣੀ ਪੀਲਾਯਾ ਚ ਪਾਣੀ ਪਿਆ ਕੇ ਉਹ ਕਹਿੰਦਾ ਵੀ ਮੈਂ ਇਕ ਬਾਤ ਸੁਨਾਉਣਾ ਹੁੰਦਾ ਜੇ ਤਾ ਬੰਦਾ ਹਾਂ ਹਾਂ ਕਰੀ ਜਾਵੇ ਤਾਂ ਠੀਕ ਹੈ ਜੇ ਮੇਰੀ ਬਾਤ ਬਢਤੀ ਨਾਲ ਇਹ ਕੰਨ ਤੇ ਨਕ ਏ ਦੋਵੇਂ ਚੀਜਾਂ ਵਢੂੰਗਾ ਤੇਰੀ ਓਹਨੇ ਆਖਿਆ ਚੰਗਾ ਆਪਾਂ ਹਾਂ ਹਾਂ ਕਰੀ ਜਾਵੇ ਆਪਣਾ ਕੇਡਾ ਵੱਢੀਦਾ ਉਹ ਕਹਿੰਦਾ ਸੁਣਾ ਦੇ ਓਹ ਖੇੰਦਾ ਸਾਡੇ ਓਹ ਬੜੇ ਪੰਚ ਸਿੰਘ ਥੇ ਖੇੰਦਾ ਏਕ ਤਹ ਹਿਮਾਲਯ ਪਾਰਵਤ ਟੋਹ ਬਰਫ ਲੈ ਆਉਂਦਾ ਹੋਨਾਦ ਏਕ ਕਹਿੰਦਾ ਫਲਾਣੇ ਸ਼ਹਰ ਚੋ ਸਬਜੀ ਲਿਆਂਦਾ ਹੁੰਦਾ ਓਹ ਹਾਂ ਹਾਂ ਕਰੀ ਜਾਂਦਾ ਇਕ ਕਹੰਦਾ ਫਲਾਣੇ ਸ਼ਹਰ ਚੋ ਖਾਨ ਪੀਣ ਦੀ ਸਾਰਿਯਾ ਚੀਜ਼ਾ ਲੈ ਕੇ ਆਉਂਦਾ ਓਹ ਖੇੰਦਾ ਯਾਰ ਮੈ ਤੇਰੀ ਸਰਿਯਾ ਗਲਾ ਨਾਲ ਸੇਹ੍ਮਤ ਆਹ ਪਰ ਸਿੰਘ ਯਾਰ ਈਦੀ ਦੁਰ ਆਹ ਸਮਾਂ ਨੀ ਲਾ ਸਕਦੇ ਓਹਨਾ ਨੇ ਮੇਰੀ ਗੱਲ ਵੱਡ ਦੀ ਕਹੰਦਾ ਨਾਕ ਤੇਹ ਕਾਨ ਦੇ ਮੈਨੂ ਹੁਣ ਵੇ ਨਾਕ ਤੇਹ ਕਾਨ ਭਾਈ ਵੱਡ ਲੈ ਹੁਣ ਓਸ ਪਿੰਦ ਆਗਯਾ ਘਰੇ ਪੁਛ ਲੱਗ ਗਯੀ ਵੀਰ ਕੀ ਹੋ ਗਯਾ ਤੈਨੂ ਓਹ ਖੇੰਦਾ ਯਾਰ ਮੈਨੂ ਮਿਲ ਗਯੀ ਡਾਕੂ ਸੁਖਾਰ ਹੈ ਓਹਨਾ ਨੇ ਮੇਰੀ ਜਾਂ ਬਕਸ਼ ਟੀ ਚਲ ਆਹ ਨਾਕ ਤੇਹ ਕਾਨ ਓਹਨਾ ਨਾਈ ਮੇਰੇ ਓਹਨਾ ਨੇ ਮੇਰੇ ਓਆੱਟ ਲੈ ਓਹ ਬਚਨ ਲਾਗ ਗਏ ਖੇੰਦੇ ਮੈ ਜਾਣਾ ਓਹਦੇ ਨਾਲ ਵੀ ਓਹੀ ਕੁਛ ਬਾਪ੍ਰ੍ਯਾ ਸੀ ਓਹ ਕਹੇ ਯਾਰ ਮੈਨੂ ਜਾਨ ਦਿਓ ਉਹ ਭਗ ਗਿਆ ਜਾਕੇ ਓਵੇ ਜੁਕਰ ਈ ਉਹ ਊਹ ਖੇੰਦਾ ਕੀ ਦੇਖ ਮੈ ਸੁਣਾਂਦਾ ਬਾਤ ਜੇ ਮੇਰੀ ਬਾਤ ਬਢਤੀ ਤੇਰੇ ਨਕ ਤੇ ਕਨ ਵਡੁ ਮੈ ਓਹ ਕਹਿੰਦਾ ਜੀ ਸੁਣਾ ਦੋ ਹੁਣ ਉਸ ਪੰਚ ਨੁਵਾ ਸੀਵੀ ਵਾਦਿਯ ਸੋਨਿਯਾ ਓਹੀ

ਕਹਿੰਦਾ ਮੇਰੀ ਵੀ ਸ਼ਰਤ ਏਹੀ ਹੈ ਕੀ ਜੇ ਤਾ ਏ ਮੇਰੀ ਗਲ ਬਣ ਬੰਦਾ ਠੀਕ ਹੈ ਉਹ ਕਹਿੰਦਾ ਸਾਡੇ ਇਕ ਦਿਨ ਐਸਾ ਬਰੋਲਾ ਆਯਾ ਨਾ ਅਸੀਂ ਪੰਜ ਭਾਇ ਨੇ ਪੰਜੇ ਵਿਆਹੈ ਹੋਏ ਸਾਡੀਆਂ ਤਾ ਪੰਜੇ ਬਹੁਆ ਨੂ ਬਰੋਰਾ ਚੂਕ ਕੇ ਲੈ ਗਯਾ ਓਹੋ ਜੀ ਮੈਨੂ ਏਹ ਲਗਦਾ ਵੇ ਥੋੜ੍ਹੇ ਰਾਹ ਚ ਆ ਕੇ ਸਾਡੀਆਂ ਥੋੜ੍ਹੇ ਨੇ ਤੇਰੇ ਘਰੇ ਨੇ ਮੇਰੇ ਘਰੋ ਤਾਂ ਹੋ ਹੀ ਨੀ ਸਕਦੇ ਮੇਰੀਆਂ ਤੇ ਨੁਵਾ ਨੇ ਮੈ ਮੁੰਡੇਆਂ ਨੂੰ ਵਿਆਹ ਕੇ ਲਿਯਾਯਾਂ ਓਹ ਕਹੰਦਾ ਚੰਗਾ ਐਂ ਦੱਸ ਵੀ ਤੇਰੀਆਂ ਨੂਹਾਂ ਦੇ ਕੇਹੇ ਜੇ ਹੱਥ ਪੈਰ ਨੇ ਚਿੱਟੇ ਸਫੇਦ ਨੇ ਓਹ ਕਹੰਦਾ ਤੇਰੀਆਂ ਨੂਹਾਂ ਨੁਵਾ ਚਿੱਟੇ ਸਫੇਦ ਹੋਣਗੇ